ਸਾਹ ਵੀ ਨੀ ਲੈਣ ਦਿੰਦੇ hello

ਹਾਂ ਯਾਰ ਦੱਸ। ਕਿਹੜੇ ਸਕੂਲ ਚ ਪੜ੍ਹਦੇ ਹੋ ਵੀਰੇ ਤੁਸੀਂ? ਉਹ ਸਰਕਾਰੀ ਚ ਹੀ ਪੜ੍ਹਦਾ ਵੀ ਯਾਰ। ਹੋਰ ਦੱਸ ਕਿਹੜੇ ਕਾਲਜਾਂ ਚ ਲੱਗਣਾ ਸੀ ਮੈਂ ਹਜੇ ਤੱਕ ਤਾਂ ਸਰਕਾਰੀ ਚ ਹੀ ਹਾਂ।

ਮੂਸੇ ਤਾਂ ਬਾਰਵੀਂ ਤੱਕ ਆ ਕੁੜੀਆਂ ਦਾ

ਭੈਣਾਂ ਨੇ ਬਾਈ।

ਅੱਛਾ ਯਾਰ

ਮੈਂ ਤਾਂ ਕਦੇ

ਮੇਰੇ ਵੀ ਤੁਸੀਂ ਭੈਣਾਂ ਮੰਨਦੇ ਹੋ ਵੀ। ਚੰਗਾ ਯਾਰ। ਹੈਂ ਹੋਰ ਤੂੰ ਦੱਸ ਤੁਹਾਡੇ ਕ ਤੁਹਾਡੇ ਹੈਗਾ।

ਨਾ ਬਈ ਇਕੱਲੇ ਮੁੰਡਿਆਂ ਵਾਲਾ।

ਕਿਹਨੂੰ follow ਕਰਨਾ

ਹੈਂ?

ਤੂੰ ਕਿਹਨੂੰ

ਹਾਂ ਉਹਨੂੰ ਹੀ ਕਰਾਂਗੇ ਤੇ ਉਹਨੂੰ ਕਰਦੇ ਰਹਾਂਗੇ।

ਵਧੀਆ। ਹੋਰ ਕੀ ਕਰਦਾ ਸੀਗਾ। ਕੁਛ ਨੀ ਵਿਹਲਾ ਬੈਠਾ ਸੀ, ਪਿਆ ਸੀਗਾ ਮੰਜੇ ਤੇ।

ਹਮ

ਮੂਸਾ ਕਿੰਨੀ ਕੁ ਦੂਰ ਆ ਬਾਈ ਉਰੋਂ ਮਾਨਸਾ ਤੋਂ

ਕਿੰਨੇ ਕਿੱਲੋਮੀਟਰ ਆ ਮਾਨਸਾ ਤੋਂ ਨੇੜੇ ਹੀ ਆ।

ਅੱਛਾ ਯਾਰ ਨੇੜੇ ਹੀ ਆ ਬੋਹੜਾਂ ਤੋਂ ਵੀ ਅੱਛਾ

ਹਜੇ ਤੱਕ ਤਾਂ ਸੋਚਿਆ ਨੀ ਯਾਰ ਫਿਰ ਕਦੋਂ ਸੋਚੋਂਗੇ ਕੋਈ ਨਾ ਹਜੇ ਕੁਛ ਬਣ ਜਾਣਦੇ

ਹਜੇ ਤਾਂ ਵੇਖਦੇ ਹੈਗੇਂ ਪੈਸੇ ਤਾਂ ਪੱਚੀ ਲੱਖ ਚਾਹੀਦਾ ਪੱਚੀ ਲੱਖ ਦੱਸ ਕਿੱਥੋਂ ਲਿਆਂਵਾਂਗੇ। ਕੰਮ ਕਰੋ ਫਿਰ ਹੀ ਆਊ ਪੱਚੀ ਲੱਖ। ਸਾਰੀ ਜ਼ਿੰਦਗੀ ਕੰਮ ਕਰਾਂ ਮੈਂ ਤਾਂ ਵੀ ਨੀ ਪੱਚੀ ਲੱਖ ਆਉਂਦਾ। ਲੱਗੋ ਨਾ ਕਿਤੇ ਹੈਂ ਫਿਰ ਨੌਕਰੀ ਤੇ ਲੱਗਣ ਵਾਸਤੇ ਤਾਂ ਪੜ੍ਹੀ ਜਾਂਦੇ ਹਾਂ ਹੋਰ ਦੱਸ ਕੀ ਸਵਾਦ ਲੈਣ ਨੂੰ ਪੜ੍ਹਦੇ ਹਾਂ। ਕੱਟੇ ਮੱਝ ਵੇਚੋਂਗੇ ਊਈਂ ਭਕਾਈ ਕਿਉਂ ਮਾਰੀ ਜਾਨਾ।

ਉਹ ਤੂੰ ਵੇਚੇਂਗਾ ਮੈਂ ਨੀ। ਜਿਹੜੇ ਹਿਸਾਬ ਦੀਆਂ ਤੂੰ ਗੱਲਾਂ ਕਰੀ ਜਾਨਾ ਨਾਂ, ਉਹ ਉਹ ਲੱਛਣ ਜਿਹੇ ਤੇਰੇ ਹੀ ਲੱਗਦੇ ਨੇ ਮੈਨੂੰ।

ਇੰਨੇ ਵੀ ਇੰਨੇ ਵੀ ਉਹ ਨੀ ਹੈਗੇ।

ਹਾਸੇ ਮਜ਼ਾਕ ਨੀ ਮੈਂ serious ਹੋ ਜਾਣਾ ਭਰਾ ਅੱਛਾ ਮਾੜੇ ਜਿਹੇ ਨਾਲ serious ਹੋ ਜਾਣਾ ਉਹ ਚੱਲ ਠੀਕ ਹੈ ਬਾਈ।

ਉਹ ਵੀ time time ਨਾਲ ਹੀ ਹੁੰਦਾ

ਮੈਂ ਕਿਹਾ ਹੱਸੀ ਮਜ਼ਾਕ ਵੀ time time ਨਾਲ ਹੀ ਹੁੰਦਾ।

ਤੇਰੇ ਵਰਗਾ ਆ ਕੇ ਦਬਾਈ ਜਾਂਦਾ ਰਹਿੰਦਾ। Mood ਤਾਂ ਕੁੜੀ ਵਾਲੇ ਕੰਮਾਂ ਚ ਹੀ ਹੁੰਦਾ ਨਾ ਸਾਰਿਆਂ ਦਾ ਹਮ ਤੇਰਾ ਵੀ ਫਿਰ ਕੁੜੀ ਵਾਲੇ ਕੰਮਾਂ ਚ ਹੀ ਹੈ।

ਕੁੜੀ ਵਾਲੇ ਕੰਮਾਂ ਚ ਆ ਮੈਂ ਤੇਰਾ ਵੀ mood ਨਹੀਂ

ਨਹੀਂ ਭਰਾ ਨਹੀਂ। ਆਵਾਜ਼ ਵੀ ਤੇਰੀ ਕਿਵੇਂ ਘੱਟ ਵੱਧ ਆਉਂਦੀ ਆ।

ਅੱਛਾ ਹਾਂ ਹਾਂ ਹੋਰ ਤੂੰ ਦੱਸ ਵਧੀਆ daddy ਤੁਹਾਡੇ ਕੰਮ ਤੇ ਕੰਮ ਤੇ ਨਹੀਂ night duty ਕਰਕੇ ਆਏ ਸੀ

Factory ਹੈ ਕੰਮ ਕਾਹਦਾ ਪੁੱਛਿਆ ਮੈਂ, ਕੰਮ ਪੁੱਛਿਆ factory ਦਾ ਮੈਨੂੰ ਵੀ ਪਤਾ ਵੀ factory ਹੋਊ Factory ਆ ਉੱਥੇ ਆਹ ਉਹ ਨੇ ਜਿਹੀਆਂ ਹੋਰ ਫਿਰ

ਤੁਹਾਡੇ daddy ਕਿੱਥੇ ਹੈ ਕੰਮ ਤੇ ਨਾ ਬਈ ਰਿਸ਼ਤੇਦਾਰੀ ਚ ਗਏ ਉਹ ਤਾਂ

ਅੱਛਾ। ਆਪਦੀਆਂ ਸਾਲੀਆਂ ਨੂੰ ਮਿਲਣ ਗਿਆ ਹੋਇਆ

ਅੱਛਾ ਜੀ। ਚੱਲ ਵਧੀਆ।

ਨਜ਼ਾਰੇ ਲੈਂਦਾ

ਨਜ਼ਾਰੇ ਹੀ ਨੇ

ਨਹੀਂ ਜਾਂਦੇ। ਨਜ਼ਾਰ ਲੈ ਲਏ ਬਸ ਉਹ ਵੀ ਨਾਲ ਹੀ ਜਾਣਗੇ। ਚੱਲ ਤੂੰ ਲੈ ਲਈ ਕੁਛ ਨੀ ਜਾਂਦਾ ਨਾਲ ਬੰਦਾ ਆਇਆ ਸੀ ਜਿਵੇਂ ਇਕੱਲਮ

ਉਹ ਗੰਨੇ ਕਾ juice ਪੀਏਂਗੇ ਤਾਂ ਨਜ਼ਾਰੇ ਆਉਣਗੇ ਜੀ ਨਜ਼ਾਰੇ ਲਓ। ਉਹ ਫਿਰ ਗੰਨੇ ਦੇ ਜੂਸਾਂ ਨਾਲ ਹੀ ਆਉਣਾ। ਊਂ ਵੀ ਆਉਂਦਾ ਬਾਈ। ਚੱਲ ਵਧੀਆ ਲਿਆ ਕਰੋ ਨਜ਼ਾਰੇ

ਜਾਂਦਾ ਤਾਂ ਕੁਛ ਵੀ ਨੀ।